ਸੇਖਵਾਂ ਚੋਂਕੀ ਆਪਾਂ ਗਏ ਹੀ ਇੱਕ ਵਾਰੀ ਉੱਥੇ ਮਨਜੂਰੀ ਲੈਣੀ ਪੈਂਦੀ ਇੱਕ form ਲਿਆਉਣਾ ਪੈਂਦਾ ਮਨਜੂਰ ਕਰਾਉਣਾ ਪੈਂਦਾ ਵੀ ਆਪਾ ਜਾਣਾ ਘੁੰਮਣ ਫਿਰਨ।

ਸਤਾਰਾਂ ਸੋ ਰੁਪਇਆ ਲੱਗਦਾ ਈ ਓ ਚੋਵੀ ਘੰਟਿਆਂ ਦਾ।

ਸਤਾਰਾਂ ਸੋ ਰੁਪਇਆ ticket ਲੱਗਦੀ ਚੋਵੀਆਂ ਘੰਟਿਆਂ ਦੀ।

ਉੱਥੇ ਨਹੀਂ ਇੱਥੇ ਥਾਣੇ ਚ ਮੇਰੇ ਹਿਸਾਬ ਕਰਾਉਣੀ ਪੈਣੀ ਜਿੱਥੋਂ ਮਨਜੂਰੀ ਲੈਣੀ ਹੈ। ਇਕ ਉੱਧਰ ਹੁੰਦੀ ਹੈ ਜਾਂ ਤੇ ਉੱਧਰ gate ਤੇ ਹੁੰਦੀ ਹੈ payment

ਉਹ ਫਿਰ ਇਹਨਾਂ ਨਾਲ connect ਹੋਣਾ ਹੈ ਉਹ google pay ਕਰ ਦਿਂਦੇ ਹੇਣੇ। ਆਹੋ ਇਹੋ ਗੱਲ ਹੋਣੀ ਜਾਂ google pay ਕਰਦੇ ਹੁਣੇ ਜਾਂ ਫਿਰ।

ਆਹੋ ਇਹੋ ਗੱਲ ਵਾ ਨਹੀਂ ਤੇ ਯਾਰ ਭੋਣਚੋ ਪਹਿਲਾਂ ਦੱਸਾਂ ਕੀ ਹੁੰਦਾ ਹੀ ਜਰਮਨ ਦੀ ਮੰਮੀ ਨਹੀਂ ਹੈ ਇੱਥੇ ਜਿਹੜੀ ਮਰ ਗਈ।

ਉਹ ਗਈ ਹੀ ਉਦੋਂ ਤੇ ਇਹਨੇ passport ਬਣਾਇਆ ਹੀ। ਪਹਿਲਾਂ ਦੀ ਗੱਲ ਦਸੱਣ ਦਿਆ ਤੈਨੂੰ।

ਪਹਿਲਾਂ ਉਹਦੀ ਮਨਜੂਰੀ ਹੁੰਦੀ ਹੀ passport ਵੇਖਦੇ ਹੁੰਦੇ ਹੀ ਉੱਥੇ stump ਵੱਜਦੀ ਹੁੰਦੀ ਹੀ।

ਤੇ ਜਦ stump ਵੱਜ ਜਾਂਦੀ ਹੀ ਉਹ passport ਸਮਝ ਲੈ ਵੀ ਦੂਜੀ country ਚ ਨਹੀਂ ਕਦੀ ਜਾ ਸਕਦਾ।

ਆਹੋ ਆਹੋ ਉਹ ਤੇ ਪਹਿਲਾਂ ਤੇ ਇੱਦਾਂ ਹੀ ਹੁਣ ਤੇ ਉਹਨਾਂ ਨੇ ਕਰਤਾ ਹੋਣਾ ਕੋਈ rule ਕੱਢਿਆ ਹੋਣਾ ਵੀ ਇੱਦਾਂ passport ਰੱਦ ਹੋਈ ਜਾਂਦੇ।

ਚੰਗਾ ਜੀ ਚੰਗਾ। ਵਰਕੇ ਹੀ ਫਾੜ ਦਿੱਤੇ ਗਏ ਜਿੰਨ੍ਹਾ ਉੱਪਰ ਪੰਜਾਬ ਦੇ ਇਨਕਲਾਬੀਆਂ, ਯੋਧਿਆਂ ਅਤੇ ਦਾਨਿਸ਼ ਮੰਦਾਂ ਦਾ ਜ਼ਿਕਰ ਸੀ। ਇਹੀ ਵਜ੍ਹਾ ਕਿ ਅੱਜ ਪੰਜਾਬ ਦੇ ਵਸਨੀਕਾਂ ਨੂੰ ਵੀ ਆਪਣੇ ਬੇਮਿਸਾਲ ਮਾਝੀ ਅਤੇ ਭਰਵੀ ਤਾਰੀਖ ਦਾ ਬਹੁਤ ਪਤਾ ਨਹੀਂ ਹੈ। ਗੱਲਬਾਤ ਅੱਗੇ ਤੋਰਦੇ ਹਾਂ ਲੇਕਿਨ ਇਸ ਲਈ, ਇਹਨਾ ਵਿੱਚ ਇੱਕ ਪਾਤਰ ਕਰਤਾਰ ਸਿੰਘ ਸਰਾਭਾ ਵੀ ਸੀ। ਇਹਨਾ ਨੂੰ ਲਾਹੌਰ ਸਾਜਿਸ਼ ਕੇਸ ਵਿੱਚ ਫਾਹੇ ਲਾਇਆ ਗਿਆ ਸੀ। ਕਰਤਾਰ ਸਿੰਘ ਸਰਾਭਾ ਦੀ ਨਜ਼ਲ ਦਾ ਇੱਕ ਸ਼ੇਅਰ ਹੈ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿੰਨ੍ਹਾ ਦੇਸ਼ ਦੀ ਸੇਵਾ ਚ ਪੈਰ ਪਾਇਆ ਉਹਨਾ ਲੱਖ ਮੁਸੀਬਤਾਂ ਝੱਲੀਆਂ ਨੇ। ਹਮੇਸ਼ਾ ਕੁੱਝ ਸੋਚਣ ਸਮਝਣ ਵਾਲੇ, ਆਪਣੇ ਮਕਸਦ ਤੇ ਡੱਟ ਜਾਣ ਵਾਲੇ, organized ਮਨੁੱਖਾਂ ਨੇ ਹੀ ਤਾਰੀਖ ਦਾ ਮੂੰਹ ਮੋੜਿਆ ਹੈ। ਕਰਤਾਰ ਸਿੰਘ ਸਰਾਭਾ ਅਤੇ ਗਦਰ ਲਹਿਰ ਦੀ ਕਹਾਣੀ ਵੀ ਕੁੱਝ ਅਜਿਹੀ ਹੈ। ਜਿਸਨੇ ਆਪਣੇ ਵੇਲੇ ਦੇ ਮੂੰਹ ਜ਼ੋਰ ਅਤੇ ਤਾਕਤਵਰ ਬ੍ਰਿਟਿਸ਼ ਰਾਜ ਦੀਆਂ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ ਸਨ।

ਕੁੱਝ ਇਸਨੂੰ ਜਰਮਨੀ ਦੀ ਹੱਲਾਸ਼ੇਰੀ ਦਾ ਸਿੱਟਾ ਕਹਿੰਦੇ ਨੇ, ਕੁੱਝ ਇਸਨੂੰ ਲਾਲਾ ਹਰਦਿਆਲ ਦੇ ਜੇਨ ਦਾ ਸ਼ੱਕ ਖਾਨਾ ਅਤੇ ਕੁੱਝ ਇਹਨੂੰ ਖਾਲਸਾ ਰਾਜ ਕਾਇਮ ਕਰਨ ਦੀ ਚਾਅ ਵੀ ਕਹਿੰਦੇ ਨੇ। ਪਰ ਹਕੀਕਤ ਵਿੱਚ ਇਹ ਸਭ ਕੁੱਝ ਗਦਰ ਲਹਿਰ ਦਾ ਮੁੱਢ ਨਹੀਂ ਸਨ। ਗਦਰ ਲਹਿਰ ਦੇ ਪਿੱਛੇ ਪੰਜਾਬ ਦਾ ਇੱਕ ਪੂਰਾ ਇਤਿਹਾਸ ਹੈ। ਜਿਸਨੂੰ ਵੇਖਣ ਦੀ ਲੋੜ ਹੈ।

ਕਿ ਪੰਜਾਬੀਆਂ ਦੇ ਅੰਦਰ ਆਪਣੀ ਹੋਂਦ ਅਤੇ ਸਨਾਖਤ ਬਚਾਉਣ ਦਾ ਇੱਕ ਜ਼ਜ਼ਬਾ ਉੱਠਿਆ ਅਤੇ ਫੇਰ ਮਜ਼ਬੂਤ ਹੁੰਦਾ ਗਿਆ। ਪੰਦਰਵੀਂ ਸਦੀ ਵਿੱਚ ਬਾਬਾ ਗੁਰੂ ਨਾਨਕ ਜੀ, ਬਾਬਰ ਅਹ ਮੁਗਲ ਬਾਦਸ਼ਾਹ ਬਾਬਰ ਦੇ ਜ਼ੁਲਮਾਂ ਦੇ ਖਿਲਾਫ ਖੜ੍ਹੇ ਹੋਏ ਅਤੇ ਉਸ ਤੋਂ ਬਾਅਦ ਜੇ ਅਸੀਂ ਦੇਖੀਏ ਅਤੇ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਵੀ ਮੁਗਲ ਸਲਤਨਤ ਨੂੰ ਮੁਸ਼ਕਿਲ ਵਿੱਚ ਪਾਇਆ। ਮੁਗਲ ਰਾਜ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਤੇ ਹੁਕਮਰਾਨੀ ਕੀਤੀ। ਉਸ ਵੇਲੇ ਪੰਜਾਬ ਦੀਆ ਹੱਦਾਂ ਕਸ਼ਮੀਰ, ਅਫਗਾਨਿਸਤਾਨ ਅਤੇ ਦਿੱਲੀ ਤੱਕ ਫੈਲੀਆਂ ਹੋਈਆਂ ਸਨ। ਅੰਗਰੇਜ਼ਾਂ ਨੇ ਪੰਜਾਬ ਵਿੱਚ ਚੀਜ਼ਾਂ, ਲੋਕਾਂ ਅਤੇ ਵਿਚਾਰਾਂ ਦੀ ਤੇਜ਼ਾਰਤ ਸ਼ੁਰੂ ਕੀਤੀ। ਇਸ ਰਾਹੀਂ ਅੰਗਰੇਜ਼ਾਂ ਨੇ ਪੰਜਾਬ ਵਿੱਚ ਆਪਣੇ ਵਫਾਦਾਰ ਪੈਦਾ ਕੀਤੇ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਦੱਸ ਸਾਲ ਤੱਕ ਵਿਰਾਸਤ ਦੇ ਰੌਲੇ ਪਏ ਰਹੇ। ਇਸ ਵਿਚਕਾਰ ਅੰਗਰੇਜ਼ਾਂ ਨੇ ਕਸ਼ਮੀਰ ਵਿੱਚ ਡੋਗਰਾ ਰਾਜਪੂਤਾਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਨਾਲ ਹੀ ਐਂਗਲੋ ਸਿੱਖ ਵਾਰ ਵਿੱਚ ਸਿੱਖ ਫੌਜ ਨੂੰ ਸਿਕੱਸ਼ਤ ਦਿੱਤੀ। ਇੰਝ ਦੋ ਅਪਰੈਲ ਅਠਾਰਾਂ ਸੌਂ ਉਨੰਜ਼ਾ ਨੂੰ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਹੇਠ ਕਰ ਲਿਆ। ਇਨਕਲਾਬੀ ਪੰਜਾਬੀ ਸੋਚ ਨੂੰ ਖਤਮ ਕਰਨ ਲਈ ਅੰਗਰੇਜ਼ਾਂ ਨੇ ਕਈ ਚਾਲਾਂ ਚੱਲੀਆਂ । ਐਨਾ ਵਿੱਚੋਂ ਹੀ ਇੱਕ ਚਾਲ ਪੰਜਾਬੀਆਂ ਅਤੇ ਸਿੱਖਾਂ ਨੂੰ ਆਪਣੀ ਫੋਜ ਵਿੱਚ ਭਰਤੀ ਕਰਨਾ ਸੀ। ਸਿੱਖਾਂ ਅਤੇ ਪੰਜਾਬੀਆਂ ਨੂੰ ਸ਼ੰਘਾਈ, ਸਿੰਗਾਪੁਰ, ਮਲੇਸ਼ੀਆ, ਹਾਂਗਕਾਂਗ, ਯੂਰੋਪ duty ਤੇ ਲਾਇਆ ਗਿਆ। ਇਸੇ ਤਰ੍ਹਾ

ਸਿੱਖ ਰਿਆਸਤ ਵਿੱਚ ਪੰਜਾਬੀ ਤਾਲੀਮੀ ਪੱਧਰ ਤੇ ਯੂਰੋਪ ਤੋਂ ਕਈ ਅੱਗੇ ਸਨ। ਉੱਨੀ ਸੌ ਪੰਜ ਛੇ ਵਿੱਚ ਬ੍ਰਿਟਿਸ਼ ਰਾਜ ਦੇ ਖਿਲਾਫ ਪੰਜਾਬ ਵਿੱਚ ਕੋਈ ਵੀ ਲਹਿਰ ਨਹੀਂ ਸੀ ਚੱਲ ਰਹੀ। ਉਸ ਵੇਲੇ ਬਾਬਾ ਕੇਸਰ ਜੀ ਅੰਗਰੇਜ਼ਾਂ ਦੇ ਖਿਲਾਫ ਬੋਲਦੇ ਸੀ ਅਤੇ ਇਸ ਗੱਲ ਤੋਂ ਸੋਹਣ ਸਿੰਘ ਭਕਨਾ ਬਹੁਤ ਜ਼ਿਆਦਾ ਮੁਦਾਖਰ ਸਨ। ਸੋਹਣ ਸਿੰਘ ਭਕਨਾ ਆਲ ਇੰਡੀਆ ਕਿਸਾਨ ਸਭਾ ਦੇ ਪ੍ਰਧਾਨ ਸੀ।

ਉਸ ਵੇਲੇ ਕੇਨੈਡਾ ਵਿੱਚ ਜਾਣਾ ਕੋਈ ਸੌਖਾ ਕੰਮ ਨਹੀਂ ਸੀ। ਸੋਹਣ ਸਿੰਘ ਜੀ ਉੱਥੇ ਮਜ਼ਦੂਰੀ ਕਰਨ ਲੱਗ ਪਏ। ਜ਼ਿਆਦਾਤਰ ਸਿੱਖ ਕਈ ਹਜ਼ਾਰ ਸਿੱਖ ਕੇਨੈਡਾ ਅਤੇ ਅਮਰੀਕਾ ਵਿੱਚ ਮਜ਼ਦੂਰੀ ਹੀ ਕਰਦੇ ਸੀ। ਜ਼ਿਆਦਾਤਰ ਜਿਹੜੇ ਲੋਕ ਲੱਕੜ ਦਾ ਕੰਮ ਕਰਦੇ ਸੀ। ਇਹ ਸਾਰੇ ਸਿੱਖ ਸਿਆਸੀ ਨਹੀਂ ਸਨ। ਪਰ ਜਿਸ ਵੇਲੇ ਉਹਨਾ ਕੇਨੈਡਾ ਅਤੇ ਅਮਰੀਕਾ ਵਿੱਚ ਚਿੱਟੀ ਚਮੜੀ ਵਾਲਿਆਂ ਦਾ ਆਪਣੇ ਨਾਲ ਵਰਤਾਰਾ ਵੇਖਿਆ ਅਤੇ ਫੇਰ ਜਦੋਂ ਉਹਨਾ ਨੂੰ ਕੇਨੈਡਾ ਵਿੱਚ ਜਾਣ ਤੋਂ ਰੋਕਿਆ ਜਾਂਦਾ ਉਹਨਾ ਨੂੰ ਜੇਲ੍ਹਾਂ ਵਿੱਚ ਸੁੱਟਿਆਂ ਜਾਂਦਾ ਅਤੇ ਉਹਨਾ ਅੰਦਰ ਅਹਿਸਾਸ ਪੈਦਾ ਹੋ ਗਿਆ ਕਿ ਉਹ ਗੁਲਾਮ ਨਹੀਂ ਉਹ ਬ੍ਰਿਟਿਸ਼ ਰਾਜ ਦੇ ਕੈਦੀ ਗੁਲਾਮ ਨੇ ਅਤੇ ਫੇਰ ਇਸ ਤਰ੍ਹਾਂ ਉੱਨੀ ਸੌ ਬਾਰਾਂ ਵਿੱਚ ਪੋਰਟਲੈਂਡ ਵਿੱਚ ਪੰਜਾਬੀਆਂ ਨੇ ਇੰਡੀਅਨ ਐਸ਼ੋਸ਼ੀਏਸ਼ਨ ਆਫ ਪੈਸੀਫਿਕ ਕੋਸਟ ਨਾਉਂ ਦੀ ਇੱਕ ਤੰਨਜ਼ੀਮ ਬਣਾਈ ਜਿਸਦਾ ਅਖਬਾਰ ਗਦਰ ਕੱਢਿਆ ਗਿਆ। ਇਸ ਪਾਰਟੀ ਦਾ ਪਹਿਲਾ ਪ੍ਰਧਾਨ ਸੋਹਣ ਸਿੰਘ ਭਕਨਾ ਸੀ। ਸੋਹਣ ਸਿੰਘ ਭਕਨਾ ਹੀ ਸੀ ਜਿਸਨੇ ਕਰਤਾਰ ਸਿੰਘ ਸਰਾਭਾ ਨੂੰ ਕੈਲੀਫੋਰਨੀਆ ਵਿੱਚ ਗਦਰ ਵਿੱਚ ਸ਼ਾਮਿਲ ਹੋਣ ਦਾ ਸੱਦਾ ਦੇ ਦਿੱਤਾ। ਯਕਮ ਨਵੰਬਰ ਉੱਨੀ ਸੌ ਤੇਰਾਂ ਨੂੰ ਸੈਂਨਫਰਾਸਿਸਕੋ ਵਿੱਚ ਗਦਰ ਪਾਰਟੀ ਦਾ ਬਕਾਇਦਾ ਆਗਾਜ਼ ਕਰ ਦਿੱਤਾ ਗਿਆ ਅਤੇ ਨੀਂਹ ਰੱਖ ਦਿੱਤੀ ਗਈ। ਗਦਰ ਪਾਰਟੀ ਵਿੱਚ ਜ਼ਿਆਦਾਤਰ ਪੰਜਾਬੀ ਸਿੱਖ ਸਨ। ਜਿੰਨ੍ਹਾ ਵਿੱਚ ਮਜ਼ਦੂਰ, ਕਿਸਾਨ, student ਮਛੇਰੇ ਅਤੇ ਸੂਝਵਾਨ ਸ਼ਾਮਿਲ ਸਨ। ਇਸ ਪਾਰਟੀ ਨੇ ਬਕਾਇਦਾ ਤੌਰ ਤੇ

ਲੁਧਿਆਣਾ ਪੰਜਾਬ ਵਿੱਚ ਜੰਮਣ ਵਾਲੇ ਕਰਤਾਰ ਸਿੰਘ ਸਰਾਭਾ ਜਦੋਂ ਪੰਦਰਾਂ ਸਾਲ ਦੇ ਹੋਏ ਅਤੇ ਉਹਨਾ ਨੂੰ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ ਪੜ੍ਹਨ ਲਈ ਭੇਜ ਦਿੱਤਾ ਗਿਆ। ਕਰਤਾਰ ਸਿੰਘ ਸਰਾਭਾ ਸਿਰ ਤੇ ਦਸਤਾਰ ਸਜਾਉਂਦੇ

ਉਸਨੂੰ ਪਤਾ ਚੱਲ ਗਿਆ ਕਿ ਅਸੀਂ ਗੁਲਾਮ ਦੇਸ਼ ਤੋਂ ਆਏ ਹੋਏ ਲੋਕ ਹਾਂ ਅਤੇ ਸਾਡੀ ਆਜ਼ਾਦੀ ਹੀ ਹੁਣ ਸਾਡੀ ਸ਼ਨਾਖਤ ਹੈ ਜਦੋਂ ਕਰਤਾਰ ਸਿੰਘ ਸਰਾਭਾ ਨੂੰ ਗਦਰ ਪਾਰਟੀ ਦਾ ਪਤਾ ਲੱਗਿਆ ਅਤੇ ਉਹ ਸੋਹਣ ਸਿੰਘ ਭਕਨਾ ਕੋਲ ਉੱਡ ਚਲੇ ਗਏ। ਉਸ ਤੋਂ ਬਾਅਦ ਉਹਨਾ ਨੇ ਗਦਰ ਪਾਰਟੀ join ਕਰ ਲਈ। ਕਰਤਾਰ ਸਿੰਘ ਸਰਾਭਾ ਗਦਰ ਅਖਬਾਰ ਦਾ ਪੰਜਾਬੀ text ਲਿਖਦੇ ਪ੍ਰਿੰਟਿਗ ਮਸ਼ੀਨ ਚਲਾਉਂਦੇ ਅਤੇ ਉਹਦੇ ਵਿੱਚ ਆਪਣੀਆਂ ਨਜ਼ਮਾਂ ਵੀ ਲਿਖਦੇ। ਕਰਤਾਰ ਸਿੰਘ ਸਰਾਭਾ ਲੋਕਾਂ ਨੂੰ ਆਪਣੇ ਨਾਲ ਮਿਲਾਉਣ ਲਈ ਸਫਰ ਵੀ ਕਰਦੇ। ਜਦੋਂ ਪਹਿਲੀ ਆਲਮੀ ਜ਼ੰਗ ਛਿੜੀ, ਉਸ ਵੇਲੇ ਕਰਤਾਰ ਸਿੰਘ ਸਰਾਭਾ ਨੇ ਪੰਦਰਾ ਸਤੰਬਰ ਉੱਨੀ ਸੌ ਚੋਦਾਂ ਨੂੰ ਅਮਰੀਕਾ ਛੱਡ ਦਿੱਤਾ। ਕਰਤਾਰ ਸਿੰਘ ਸਰਾਭਾ ਗਦਰ ਪਾਰਟੀ ਦੇ ਪੈਰ ਹਿੰਦੁਸਤਾਨ ਵਿੱਚ ਮਜ਼ਬੂਤ ਕਰਨਾ ਚਾਹੁੰਦੇ ਸਨ। ਉਹ ਬੰਗਾਲ ਵੀ ਗਏ ਅਤੇ ਉੱਥੋਂ ਦੇ ਇਨਕਲਾਬੀਆਂ ਨੂੰ ਵੀ ਮਿਲੇ। ਕਰਤਾਰ ਸਿੰਘ ਸਰਾਭਾ ਨੇ ਫੌਜੀ ਬਗਾਵਤ ਦਾ ਇੱਕ ਮਨਸੂਬਾ ਬਣਾਇਆ। ਇਸ ਲਈ ਉਹ ਬ੍ਰਿਟਿਸ਼ ਰਾਜ ਦੀਆਂ ਵੱਖ ਵੱਖ ਛਾਉਣੀਆਂ ਵਿੱਚ ਵੀ ਗਏ, ਜਿੰਨ੍ਹਾ ਵਿੱਚ ਮੇਰਠ, ਇਲਾਹਾਬਾਦ, ਬਨਾਰਸ, ਆਗਰਾ, ਲਾਹੌਰ

ਆਪਣੇ ਮਕਸਦ ਵਿੱਚ ਕਾਮਯਾਬੀ ਨਾ ਮਿਲੀ। ਅਪ੍ਰੈਲ ਉੱਨੀ ਸੌਂ ਚੋਦਾਂ ਨੂੰ ਜਾਪਾਨੀ steamship ਕਾਮਾਗਾਟਾਮਾਰੂ ਤਿੰਨ ਸੌ ਚਾਲੀ ਸਿੱਖਾਂ, ਚੌਵੀ ਮੁਸਲਮਾਨਾਂ ਅਤੇ ਬਾਰਾਂ ਹਿੰਦੂ ਮੁਸਾਫਿਰਾਂ ਨੂੰ ਲੈ ਕੇ ਕੋਸਟ ਆਫ ਬ੍ਰਿਟਿਸ਼ ਕੋਲੰਬੀਆਂ ਪਹੁੰਚੇ। ਪਰ ਕੇਨੈਡਾ ਨੇ ਇਹਨਾ ਮੁਸਾਫਿਰਾਂ ਨੂੰ ਆਪਣੀ ਧਰਤੀ ਤੇ ਨਾ ਉਤਰਨ ਦਿੱਤਾ। ਕੇਨੈਡਾ ਦੇ ਪਾਣੀਆਂ ਤੋਂ ਇਹਨਾ ਨੂੰ ਕੱਢ ਦਿੱਤਾ ਗਿਆ। ਜਦੋਂ ਕਾਮਾਗਾਟਾਮਾਰੂ ਕਲਕੱਤਾ ਵਾਪਸ ਪਹੁੰਚੀ ਅਤੇ ਉਹਦੇ ਵਿੱਚ ਗਦਰੀਆਂ ਦੇ ਹੋਣ ਦੇ ਸ਼ੱਕ ਬਾਰੋਂ ਬ੍ਰਿਟਿਸ਼ ਸਰਕਾਰ ਨੇ ਮੁਸਾਫਿਰਾਂ ਨੂੰ ਰੋਕ ਲਿਆ ਅਤੇ ਮੁਸਾਫਿਰਾਂ ਉੱਪਰ ਗੋਲੀਆਂ ਚਲਾ ਦਿੱਤੀਆਂ। ਇੰਝ ਬਾਈ ਮੁਸਾਫਿਰ ਮਾਰੇ ਗਏ। ਇਸ ਤੋਂ ਬਾਅਦ ਗਦਰੀਆਂ ਨੇ ਆਪਣੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਅਤੇ ਨਾਲ ਹੀ ਬ੍ਰਿਟਿਸ਼ ਸਰਕਾਰ ਨੇ ਵੀ ਗਦਰੀਆਂ ਦੇ ਖਿਲਾਫ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ।

ਕਰਤਾਰ ਸਿੰਘ ਸਰਾਭਾ ਨੂੰ ਛੇ ਕਾਮਰੇਡਜ਼ ਦੇ ਨਾਲ ਫਾਹੇ ਲਾ ਦਿੱਤਾ ਗਿਆ। ਪੰਜਾਬ ਦੀ ਸ਼ਨਾਖਤ, ਹੁਰੀਅਤ, ਆਜ਼ਾਦੀ ਅਤੇ economic freedom ਲਈ ਗਦਰੀ ਬਾਬਿਆਂ ਨੇ ਬ੍ਰਿਟਿਸ਼ ਸਰਕਾਰ ਦੇ ਖਿਲਾਫ ਇੱਕ ਜੰਗ ਲੜੀ। ਉਹ ਕਿ ਗਦਰੀਆਂ ਨੂੰ ਆਪਣੇ ਮਕਸਦ ਵਿੱਚ ਕਾਮਯਾਬੀ ਹਾਸਲ ਨਾ ਸਕੀ। ਪਰ ਆਉਣ ਵਾਲੇ ਸਮੇਂ ਲਈ ਉਹ ਇੱਕ ਬੁਨਿਆਦ ਜ਼ਰੂਰ ਬਣ ਗਏ। ਗਦਰ ਲਹਿਰ ਇੱਕ ਐਸੀ ਤਹਿਰੀਕ ਸੀ ਜਿਸਨੇ ਇੱਕ ਸਮੇਂ ਵਿੱਚ ਪੰਜਾਬੀਆਂ ਆਵਾਜ਼ ਨੂੰ ਅਮਰੀਕਾ, ਅਫਰੀਕਾ, ਯੂਰੋਪ ਅਤੇ ਹਿੰਦੁਸਤਾਨ ਵਿੱਚ ਪਹੁੰਚਾ ਦਿੱਤਾ। ਇਹਨਾ ਪੰਜਾਬੀਆਂ ਨੇ ਉਸ ਵੇਲੇ ਆਜ਼ਾਦੀ ਦੀ ਆਵਾਜ਼ ਚੱਕੀ ਜਿਸ ਵੇਲੇ ਹਿੰਦੁਸਤਾਨ ਗੁਲਾਮੀ ਦੇ ਹਨੇਰਿਆਂ ਵਿੱਚ ਗੁੰਮ ਸੀ। ਗਦਰ ਲਹਿਰ ਗੁਲਾਮੀ ਦੇ ਖਿਲਾਫ ਇੱਕ ਲਲਕਾਰ ਸੀ। ਪੰਜਾਬ ਦੇ ਕਿਸਾਨਾਂ ਦੀ ਲਗਾਨ ਅਤੇ ਮੰਦੀ economy ਦੇ ਖਿਲਾਫ ਗਦਰ ਲਹਿਰ ਇੱਕ ਜੱਦੋ-ਜਹਿਦ ਦਾ ਨਾਉਂ ਸੀ। ਕਰਤਾਰ ਸਿੰਘ ਸਰਾਭਾ ਅਤੇ ਸੋਹਣ ਸਿੰਘ ਭਕਨਾ ਜਦੋਂ ਗਦਰ ਲਹਿਰ ਦਾ ਹਿੱਸਾ ਬਣੇ, ਅਤੇ ਬ੍ਰਿਟਿਸ਼ ਰਾਜ ਨੂੰ ਵਕਤ ਪੈ ਗਏ। ਤੁਸੀਂ ਕਹਿ ਸਕਦੇ ਹੋ ਕਿ ਗਦਰ ਲਹਿਰ ਉਸ ਤਰ੍ਹਾਂ ਕਾਮਯਾਬ ਨਹੀ ਸੀ ਹੋ ਸਕੀ ਅਤੇ ਉਹਨੂੰ ਦਬਾ ਦਿੱਤਾ ਗਿਆ। ਪਰ ਇਸਦੇ ਵੀ ਕਈ ਕਾਰਨ ਨੇ, ਜਿਵੇਂ ਕਿ ਮੈਂ ਸ਼ੁਰੂ ਚ ਹੀ ਦੱਸਿਆ ਸੀ ਕਿ ਈਸਟ ਇੰਡੀਆਂ ਕੰਪਨੀ ਨੇ ਹਿੰਦੁਸਤਾਨ ਵਿੱਚ